ਸ਼ਲੋਕਾ ਨੂ ਵਰਤਦੇ ਵੀ ਵਿਦਵਾਨ ਹਨ ਅਤੇ ਇਹਨਾ ਦੀ ਸਮਝ ਵੀ ਵਿਦਵਾਨਾ ਨੂ ਹੀ ਆਉਂਦੀ ਹੈ ਆਮ ਲੋਕਾ ਵਿਚ ਗਿਆਨ ਦਾ ਆਦਾਨ ਪ੍ਰਦਾਨ ਦਾ ਸਾਧਨ ਅਖਾਣ ਮੁਹਾਵਰੇ ਹੀ ਬਣਦੇ ਹਨ ਇਹਨਾ ਸਬਧੀ ਕੋਈ ਕਿੰਤੂ ਪਰੰਤੂ ਨਹੀ ਹੁੰਦਾ ਕੋਈ ਵਿਰੋਦ ਜਾ ਵਿਵਾਦ ਨਹੀ ਹੁੰਦਾ ਇਹਨਾ ਨੂ ਪਰਵਾਨ ਹੀ ਕੀਤਾ ਜਾਂਦਾ ਹੈ ਜਦੋ ਨਵੀਨਤਾ ਨਾਲੋ ਪਰੰਪਰਾ ਦਾ ਤੇ ਗਿਆਨ ਨਾਲੋ ਅਨੁਭਵ ਦਾ ਵਧੇਰੇ ਸਤਿਕਾਰ ਉਦੋ ਅਖਾਣ ਮੁਹਾਵਰੇ ਸੋਚਣ ਅਤੇ ਬੋਲਣ ਦਾ ਅਧਾਰ ਬਣਦੇ ਸਨ ਮਾਤਾ ਪਿਤਾ ਦੇ ਬੋਲੇ ਨੀਤੀ ਕਥਨ ਸੰਤਾਨ ਦਾ ਸਰਮਾਇਆ ਬਣਦੇ ਸਨ ਜਿਹੜਾ ਪੀੜੀ ਦਰ ਪੀੜੀ ਵਿਸ਼ਾਲ ਅਤੇ ਮੇਹਰ ਹੁੰਦਾ ਜਾਂਦਾ ਸੀ ਜਿਵੇ ਪੁਰਾਣੀ ਚੀਜਾ ਵਿਚੋ ਕੋਈ ਅਜੇਹੀ ਚੀਜ ਲਭ ਪੈਂਦੀ ਹੈ ਜਿਹੜੀ ਘਰ ਵਿਚਲੀ ਕਿਸੇ ਖਾਲੀ ਨੁਕਰ ਨੂ ਸਜਾ ਦਿੰਦੀ ਹੈ ਤਾ ਖਿਆਲ ਆਉਂਦਾ ਹੈ ਕੇ ਇਹ ਚੀਜ ਪਹਿਲਾ ਕਿਉ ਨਹੀ ਲਭੀ ਇਵੇ ਹੀ ਕਿਸੇ ਅਖਾਣ ਮੁਹਾਵਰੇ ਨਾਲ ਸਾਡਾ ਕੋਈ ਸੰਸਾ ਦੁਰ ਹੋ ਜਾਂਦਾ ਹੈ ਜਾ ਕਿਸੇ ਰੋਗ ਦਾ ਸੋਖਾ ਹਲ ਲਭ ਪੈਂਦਾ ਹੈ ਤਾ ਸੋਚਦੇ ਹਾ ਕੇ ਇਹ ਗਲ ਪਹਿਲਾ ਕਿਉ ਨਾ ਸੂਝੀ ਜਿਵੇ ਕਿਸੇ ਨੇ ਕਿਹਾ ਕਿ ਸੁਣਿਆ ਤਾ ਸੀ ਪਰ ਯਾਦ ਨਹੀ ਰਖਿਆ ਕੇ ਜੇ ਲਕੜ ਸੁਕੀ ਨਾ ਹੋਵੇ ਤਾ ਓਸ ਦੀ ਬਣਾਈ ਚਗਾਠ ਟੇਡੀ ਹੋ ਜਾਂਦੀ ਹੈ

ਮੁਹਾਵਰੇ ਦਾ ਅੰਤਲਾ ਸ਼ਬਦ ਨਾਹ ਨਾਹ ਅਤੇ ਨੀਹ ਆਦਿ ਹੁੰਦਾ ਹੈ ਜਿਵੇ ਉਂਗਲਾ ਤੇ ਨਚਾਉਣਾ ਅਰਥਾਤ ਕਿਸੇ ਨੂ ਵਸ ਵਿਚ ਕਰਕੇ ਓਸ ਤੋਂ ਆਪਣੀ ਮਰਜੀ ਅਨੁਸਾਰ ਕਮ ਕਰਵਾਉਣਾ ਜਾ ਅਗੇ ਪਿਛੇ ਫਿਰਨਾ ਅਰਥਾਤ ਸਤਕਾਰ ਕਰਨਾ ਜਾ ਅਖ ਮੈਲੀ ਕਰਨੀ ਅਰਥਾਤ ਬਦਨੀਤ ਹੋਨਾ ਧੂਮ ਪੈਣੀ ਮੁਹਾਵਰਾ ਹੈ ਇਸਦੀ ਵਰਤੋ ਹੈ ਧੁਮਾ ਪੈ ਜਾਨੀਆ ਇਕ ਮੁਹਾਵਰੇ ਨੂ ਇਕ ਵਾਰ ਹੀ ਇਕ ਵਿਚ ਹੀ ਵਰਤਿਆ ਜਾਂਦਾ ਹੈ ਇਸ ਨਾਲ ਮੁਹਾਵਰੇ ਦਾ ਭਾਵ ਸਮਝ ਆ ਜਾਂਦਾ ਹੈ ਉਲੂ ਸਿਧਾ ਕਰਨਾ ਅਖਾ ਮੀਟ ਜਾਣੀ ਇਨ ਮਨਨੀ ਸਿਰ ਸੁਆਹ ਪਾਉਣੀ ਸੋਹੇਲੇ ਗਾਉਣੇ ਕਨ ਭਰਨੇ ਖੰਡ ਖੀਰ ਹੋਣਾ ਜੜੀ ਤੇਲ ਦੇਣਾ ਠੰਡੇ ਦੁਧ ਨੂ ਫੂਕਾ ਮਾਰਨੀਆ ਆਦਿ ਨਿਤ ਦਿਨ ਵਰਤੇ ਜਾਨ ਵਾਲੇ ਮੁਹਾਵਰੇ ਹਨ ਆਮ ਆਖੀ ਜਾ ਪਰਤਾਈ ਹੋਈ ਗਲ ਨੂ ਅਖਾਣ ਆਖਿਆ ਜਾਂਦਾ ਹੈ ਇਹ ਵਾਸਤਵ ਵਿਚ ਅਟਲ ਸਚਾਈ ਬਣ ਗਈ ਗਲ ਹੁੰਦੀ ਹੈ ਇਸ ਵਿਚ ਲਮਾ ਅਨੁਭਵ ਬੰਦ ਹੁੰਦਾ ਹੈ ਅਖਾਣ ਮੁਹਾਵਰੇ ਨਾਲੋ ਵਡਾ ਹੁੰਦਾ ਹੈ ਇਹ ਕਵਿਤਾ ਵਾਂਗ ਤੁਕਾ ਵਿਚ ਵੀ ਹੁੰਦਾ ਹੈ ਇਸ ਵਿਚ ਤੇਲ ਅਤੇ ਕਈ ਵਾਰ ਤੁਕਾਂਤ ਵੀ ਹੁੰਦਾ ਹੈ ਇਸ ਵਿਚ ਜਨ ਸਧਾਰਨ ਦੇ ਮੂਹ ਚੜ ਜਾਨ ਵਾਲੀ ਵਿਸੇਸ਼ਤਾ ਹੁੰਦੀ ਹੈ ਅਖਾਣ ਨੂ ਵਰਤਨ ਲਗਿਆ ਇਸ ਵਿਚ ਤਬਦੀਲੀ ਨਹੀ ਕੀਤੀ ਜਾਂਦੀ ਇਸ ਦੀ ਵਰਤੋ ਲਯੀ ਅਕਸਰ ਇਕ ਕਹਾਣੀ ਘੜੀ ਜਾਂਦੀ ਹੈ ਤਾ ਜੋ ਕੁਝ ਵਾਕ ਜੋੜੇ ਜਾਂਦੇ ਹਨ

ਹਰੇਕ ਸਮਾਜ ਅਤੇ ਕਸਬੇ ਦੇ ਨਵੇਕਲੇ ਅਖਾਣ ਮੁਹਾਵਰੇ ਹੁੰਦੇ ਹਨ ਹਰ ਖੇਤਰ ਦੇ ਕਾਰੀਗਰ ਆਪਣੇ ਕਸਬੇ ਵਿਚੋ ਸਿਖੇ ਸਭ ਕਾਨੂਨ ਸਖੇਪ ਵਿਚ ਦਰਸਾਉਂਦੇ ਹਨ ਜਦੋ ਇਹ ਸਾਰੇ ਕਾਰੀਗਰਾ ਦਾ ਸਾਂਝਾ ਅਨੁਭਵ ਬਣ ਜਾਂਦਾ ਹੈ ਤਾ ਇਹ ਅਖਾਣ ਦਾ ਰੂਪ ਧਾਰ ਲੈਂਦਾ ਹੈ ਜਿਵੇ ਜੇ ਬੁਨਿਆਦ ਟੇਡੀ ਹੋਵੇ ਤਾ ਦੀਵਾਰ ਸਿਧੀ ਨਹੀ ਹੋ ਸਕਦੀ ਜਦੋ ਅਮੀਰੀ ਗਰੀਬੀ ਦਾ ਵਖਰੇਵਾ ਨਹੀ ਸੀ ਓਦੋ ਅਖਾਣਾ ਮੁਹਾਵਰਿਆ ਨੂ ਸਾਰੇ ਵਰਤਦੇ ਸਨ ਜਿਵੇ ਕਿਹਾ ਜਾਂਦਾ ਸੀ ਕਿ ਜੂਏਬਾਜ ਅਤੇ ਸ਼ਰਾਬੀ ਦੀ ਪਤਨੀ ਨਾ ਵਿਧਵਾ ਹੁੰਦੀ ਹੈ ਨਾ ਸੁਹਾਗਣ ਅਖਾਣ ਮੁਹਾਵਰੇ ਵਕਤ ਤੋ ਆਭਿਜ ਵਿਆਪਕ ਅਨੁਭਵ ਤੇ ਉਸਰੇ ਗਿਆਨ ਦਾ ਪ੍ਰਗਟਾਵਾ ਕਰਦੇ ਹਨ

ਸ਼ਿਕਾਰ ਯੁਗ ਦੇ ਅਖਾਣ ਮੁਹਾਵਰੇ ਹੋਰ ਸਨ ਖੇਤੀਬਾੜੀ ਯੁਗ ਦੇ ਹੋਰ ਅਤੇ ਉਦਯੋਗਿਕ ਯੁਗ ਦੇ ਹੋਰ ਹਨ ਇਹਨਾ ਵਿਚੋ ਸ੍ਬਦਤ ਸਮਾਜ ਦਾ ਸੰਦ ਪ੍ਰਬੰਦ ਅਤੇ ਉਪਜੀਵੇਕਾ ਦੇ ਸਾਧਨ ਝਲਕ ਦੇ ਹਨ ਭਾਵੇ ਨਵੀਆ ਕਾਢਾ ਕਰਕੇ ਜੀਵਨ ਦਾ ਰੰਗ ਢੰਗ ਬਦਲ ਗਿਆ ਹੈ ਪਰ ਅਖਾਣ ਮੁਹਾਵਰਿਆ ਵਿਚ ਮਨੁਖੀ ਵਿਹਾਰ ਸਬੰਧੀ ਸਾਭਿਆ ਗਿਆਨ ਅਲੋਪ ਨਹੀ ਹੋਇਆ ਇਹ ਮਧਕਾਲੀ ਜੀਵਨ ਦੀਆ ਰੰਗੀਨ ਕਾਤਰਾ ਹਨ

ਜੀਵਨ ਵਿਚ ਜੋ ਵਾਰ ਵਾਰ ਪਰਖਣ ਉਪਰੰਤ ਵਰਤਿਆ ਜਾਂਦਾ ਹੈ ਓਸਦਾ ਬਦਲ ਪਰਵਾਨ ਨਹੀ ਹੁੰਦਾ ਰੋਟੀ ਪਾਰੋਠੇ ਦਾ ਬਦਲ ਬ੍ਰੇਡ ਹੈ ਪਰ ਬ੍ਰੇਡ ਸਵੀਕਾਰ ਨਹੀ ਹੋਈ ਭੁਖ ਰੋਟੀ ਨਾਲ ਹੀ ਮਿਟਦੀ ਹੈ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 ਜਿਵੇ ਮਹਾਪੁਰਸ਼ਾ ਦਾ ਗਿਆਨ ਗੂੜਾ ਹੁੰਦਾ ਹੁੰਦਾ ਸ਼ਲੋਕ ਬਣ ਜਾਂਦੇ ਹਨ ਓਵੇ ਹੀ ਸਧਾਰਨ ਲੋਕਾ ਦਾ ਲਮਾ ਜੀਵਨ ਅਨੁਭਵ ਸਖੇਪ ਹੋ ਕੇ ਅਖਾਣ ਮੁਹਾਵਰਿਆ ਦਾ ਰੂਪ ਧਾਰ ਲੈਂਦਾ ਹੈ ਸਲੋਕਾ ਨੂ ਵਰਤਦੇ ਵੀ ਵਿਦਵਾਨ ਹਨ ਅਤੇ ਇਹਨਾ ਦੀ ਸਮਝ ਵੀ ਵਿਦਵਾਨਾ ਨੂ ਹੀ ਆਉਂਦੀ ਹੈ ਆਮ ਲੋਕਾ ਵਿਚ ਗਿਆਨ ਦੇ ਆਦਾਨ ਪ੍ਰਦਾਨ ਦਾ ਸਾਧਨ ਅਖਾਣ ਮੁਹਾਵਰੇ ਹੀ ਬਣਦੇ ਹਨ ਇਹਨਾ ਸਬਧੀ ਕੋਈ ਕਿੰਤੂ ਪਰੰਤੂ ਨਹੀ ਹੁੰਦਾ ਕੋਈ ਵਿਰੋਦ ਜਾ ਵਿਵਾਦ ਨਹੀ ਹੁੰਦਾ ਇਹਨਾ ਨੂ ਪਰਵਾਨ ਨਹੀ ਕੀਤਾ ਜਾਂਦਾ ਹੈ ਜਦੋ ਨਵੀਨਤਾ ਨਾਲੋ ਪਰੰਪਰਾ ਦਾ ਗਿਆਨ ਨਾਲੋ ਅਨੁਭਵ ਦਾ ਵਧੇਰੇ ਸਤਿਕਾਰ ਸੀ ਓਦੋ ਅਖਾਣ ਮੁਹਾਵਰੇ ਸੋਚਣ ਅਤੇ ਬੋਲਣ ਦੇ ਅਧਾਰ ਬਣਦੇ ਸਨ ਮਾਤਾ ਪਿਤਾ ਦੇ ਬੋਲੇ ਨੀਤੀ ਕਥਨ ਮੰਤਾਨ ਦਾ ਸਰਮਾਇਆ ਬਣਦੇ ਸਨ ਜਿਹੜਾ ਪੀੜੀ ਡਰ ਪੀੜੀ ਵਿਸਲ ਅਤੇ ਮੇਹਰ ਹੁੰਦਾ ਜਾਂਦਾ ਸੀ ਜਿਵੇ ਪੁਰਾਣੀ ਚੀਜਾ ਵਿਚੋ ਕੋਈ ਅਜੇਹੀ ਚੀਜ ਲਭ ਪੈਂਦੀ ਹੈ ਜਿਹੜੀ ਘਰ ਵਿਚਲੀ ਕਿਸੇ ਖਾਲੀ ਨੂਕਾਰ ਨੂ ਸਜਾ ਦਿੰਦੀ ਹੈ ਤਾ ਖਿਆਲ ਆਉਂਦਾ ਹੈ ਕੇ ਇਹ ਚੀਜ ਪਹਿਲਾ ਕਿਉ ਨਹੀ ਲਭੀ ਇਵੇ ਹੀ ਕਿਸੇ ਅਖਾਣ ਮੁਹਾਵਰੇ ਨਾਲ ਸਾਡਾ ਕੋਈ ਸੰਸਾ ਦੁਰ ਹੋ ਜਾਂਦਾ ਹੈ ਜਾ ਕਿਸੇ ਰੋਗ ਦਾ ਸੋਖਾ ਹਲ ਲਭ ਪੈਂਦਾ ਹੈ ਤਾ ਸੋਚਦੇ ਹਾ ਕੇ ਇਹ ਗਲ ਪਹਿਲਾ ਕਿਉ ਨਾ ਸੂਝੀ ਜਿਵੇ ਕਿਸੇ ਨੇ ਕਿਹਾ ਕੇ ਸੁਣਿਆ ਤਾ ਸੀ ਪਰ ਯਾਦ ਨਹੀ ਰਖਿਆ ਕੇ ਜੇ ਲਕੜ ਸੁਕੀ ਨਾ ਹੋਵੇ ਤਾ ਓਸ ਦੀ ਬਣਾਈ ਚੋਗਾਠ ਟੇਡੀ ਹੋ ਜਾਂਦੀ ਹੈ ਮੁਹਾਵਰਾ ਕੁਝ ਸ਼ਬਦਾ ਦੇ ਓਸ ਸਮੂਹ ਨੂ ਕਹਿੰਦੇ ਹਨ ਜਿਸ ਦੇ ਸ਼ਾਬਦਿਕ ਅਰਥ ਹੋਰ ਅਤੇ ਭਾਵ ਆਰਥਿਕ ਹੋਰ ਹੋਣ ਅਤੇ ਜਿਸਦੀ ਵਰਤੋ ਸਦਾ ਭਾਵ ਅਰਥਾ ਵਿਚ ਕੀਤੀ ਜਾਂਦੀ ਹੈ ਮੁਹਾਵਰੇ ਦਾ ਅੰਤਲਾ ਸ਼ਬਦ ਨਾ ਅਤੇ ਨੀ ਆਦਮ ਦਾ ਹੈ ਜਿਵੇ ਉਂਗਲਾ ਤੇ ਨਚਾਉਣਾ ਅਰਥਾਤ ਕਿਸੇ ਨੂ ਵਸ ਵਿਚ ਕਰਕੇ ਓਸ ਤੋਂ ਆਪਣੀ ਮਰਜੀ ਅਨੁਸਾਰ ਕਮ ਕਰਵਾਉਣਾ ਜਾ ਅਗੇ ਪਿਛੇ ਫਿਰਨਾ ਅਰਤਾਥ ਸਤਕਾਰ ਕਰਨਾ ਜਾ ਅਖ ਮੇਲੀ ਕਰਨੀ ਅਰ੍ਤਾਥ ਬਦਨੀਤ ਹੋਣਾ ਧੂਮ ਪੈਣੀ ਮੁਹਾਵਰਾ ਹੈ ਇਸਦੀ ਵਰਤੋ ਹੈ ਧੁਮਾ ਪੈ ਜਾਨੀਆ

ਸਿਰ ਸੁਆਹ ਪਾਉਣੀ ਸੋਹਿਲੇ ਗਾਉਣੇ ਕਨ ਭਰਨੇ ਖੰਡ ਖੀਰ ਹੋਣਾ ਜੜੀ ਤੇਲ ਦੇਣਾ ਠੰਡੇ ਦੁਧ ਨੂ ਫੂਕਾ ਮਾਰਨੀਆ ਆਦ ਨਿਤ ਦਿਨ ਵਰਤੇ ਜਾਨ ਵਾਲੇ ਮੁਹਾਵਰੇ ਹਨ ਆਮ ਆਖੀ ਜਾ ਪਰਤਾਈ ਹੋਈ ਗਲ ਨੂ ਅਖਾਣ ਆਖਿਆ ਜਾਂਦਾ ਹੈ ਇਹ ਵਾਸਤਵ ਵਿਚ ਅਟਲ ਸਚਾਈ ਬਣ ਗਈ ਗਲ ਹੁੰਦੀ ਹੈ ਇਸ ਵਿਚ ਲਮਾ ਅਨੁਭਵ ਬੰਦ ਹੁੰਦਾ ਹੈ ਅਖਾਣ ਮੁਹਾਵਰੇ ਨਾਲੋ ਵਡਾ ਹੁੰਦਾ ਹੈ ਇਹ ਕਵਿਤਾ ਵਾਂਗ ਤੁਕਾ ਵਿਚ ਵੀ ਹੁੰਦਾ ਹੈ ਇਸ ਵਿਚ ਤੇਲ ਅਤੇ ਕਈ ਵਾਰ ਤੁਕਾਂਤ ਵੀ ਹੁੰਦਾ ਹੈ ਇਸ ਵਿਚ ਜਾਨ ਸਧਾਰਨ ਦੇ ਮੂਹ ਚੜ ਜਾਨ ਵਾਲੀ ਵਿਸ਼ੇਸਤਾ ਵੀ ਹੁੰਦੀ ਹੈ ਅਖਾਣ ਨੂ ਵਰਤਣ ਲਗਿਆ ਇਸ ਵਿਚ ਤਬਦੀਲੀ ਨਹੀ ਕੀਤੀ ਜਾਂਦੀ ਇਸ ਦੀ ਵਰਤੋ ਲਯੀ ਅਕਸਰ ਇਕ ਕਹਾਣੀ ਘੜੀ ਜਾਂਦੀ ਹੈ ਤਾਜੋ ਕੁਝ ਵਾਕ ਜੋੜੇ ਜਾਂਦੇ ਹਨ ਅਖਾਣ ਦੀ ਵਰਤੋ ਵੇਲੇ ਮੋਕੇ ਸਥਾਨ ਅਤੇ ਸਮੇ ਦਾ ਧਿਆਨ ਰਖਿਆ ਜਾਂਦਾ ਹੈ ਜਿਵੇ ਕਿਸੇ ਫੜਾ ਮਾਰਨ ਵਾਲੇ ਕਿਸੇ ਨਿਕਮੇ ਬੰਦੇ ਅਸਲੀਅਤ ਦਰਸਾਉਣ ਲਈ ਕਿਹਾ ਜਾਂਦਾ ਹੈ ਕੇ ਓਹ ਦਿਨ ਡੁਬਾ ਜਿਦਨ ਘੋੜੀ ਚੜਿਆ ਕੁਬਾ ਹਰੇਕ ਸਮਾਜ ਵਰਗ ਅਤੇ ਕਸਬੇ ਦੇ ਨਵੇਕਲੇ ਅਖਾਣ ਮੁਹਾਵਰੇ ਹੁੰਦੇ ਹਨ ਹਜ ਖੇਤਰ ਦੇ ਕਾਰੀਗਰ ਆਪਨੇ ਕਸਬੇ ਵਿਚੋ ਸਿਖੇ ਸਭ ਕਾਨੂਨ ਸਖੇਪ ਵਿਚ ਪ੍ਰਗਟਾਉਂਦੇ ਹਨ ਜਦੋ ਇਹ ਸਾਰੇ ਕਾਰੀਗਰਾ ਦਾ ਸਾਂਝਾ ਅਨੁਭਵ ਬਣ ਜਾਂਦਾ ਹੈ ਤਾ ਇਹ ਅਖਾਣ ਦਾ ਰੂਪ ਧਾਰ ਲੈਂਦਾ ਹੈ ਜਿਵੇ ਜੇ ਬੁਨਿਆਦ ਟੇਡੀ ਹੋਵੇ ਤਾ ਦੀਵਾਰ ਸਿਧੀ ਨਹੀ ਹੋ ਸਕਦੀ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 ਇਸ ਲਈ ਮੋਹਨ ਥੱਲੇ ਹੀ ਰਹਿ ਗਿਆ, ਪਰ ਉਸਨੇ ਆਪਣੀ ਸਮਝ ਤੋਂ ਕੰਮ ਲਿਆ, ਉਸਨੇ ਸੁਣਿਆ ਹੋਇਆ ਸੀ ਕਿ ਰਿੱਛ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

ਇੰਨੇ ਨੂੰ ਸੋਹਨ ਵੀ ਥੱਲੇ ਉੱਤਰ ਆਇਆ, ਉਸਨੇ ਮੋਹਨ ਨੂੰ ਪੁੱਛਿਆ ਕਿ ਰਿੱਛ ਤੇਰੇ ਕੰਨ ਵਿੱਚ ਕੀ ਕਹਿ ਰਿਹਾ ਸੀ, ਮੋਹਨ ਨੇ ਉੱਤਰ ਦਿੱਤਾ ਕਿ ਰਿੱਛ ਕਹਿ ਰਿਹਾ ਸੀ ਕਿ ਸਵਾਰਥੀ ਮਿੱਤਰਾਂ ਦੇ ਸਾਥ ਤੋਂ ਬਚੋ, ਉਸਦੀ ਗੱਲ ਸੁਣਕੇ ਸੋਹਨ ਬਹੁਤ ਸ਼ਰਮਿੰਦਾ ਹੋਇਆ।

ਇੱਕ ਦਿਨ ਉਹਨਾਂ ਨੇ ਸ਼ਹਿਰ ਜਾ ਕੇ ਕੋਈ ਕੰਮ ਧੰਦਾ ਕਰਨ ਬਾਰੇ ਸੋਚਿਆ, ਅਗਲੇ ਹੀ ਦਿਨ ਉਹ ਸ਼ਹਿਰ ਨੂੰ ਚੱਲ ਪਏ।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 ਇੱਕ ਰਿੱਛ ਆਉਂਦਾ ਵਿਖਾਈ ਦਿੱਤਾ, ਦੋਵੇਂ ਡਰ ਗਏ ਅਤੇ ਆਪਣੇ ਬਚਾਅ ਦੇ ਤਰੀਕੇ ਸੋਚਣ ਲੱਗ ਪਏ, ਸੋਹਨ ਨੂੰ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 ਇਸ ਲਈ ਮੋਹਨ ਥੱਲੇ ਹੀ ਰਹਿ ਗਿਆ, ਪਰ ਉਸਨੇ ਆਪਣੀ ਸਮਝ ਤੋਂ ਕੰਮ ਲਿਆ, ਉਸਨੇ ਸੁਣਿਆ ਹੋਇਆ ਸੀ ਕਿ ਰਿੱਛ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 ਇੰਨੇ ਨੂੰ ਸੋਹਨ ਵੀ ਥੱਲੇ ਉੱਤਰ ਆਇਆ, ਉਸਨੇ ਮੋਹਨ ਨੂੰ ਪੁੱਛਿਆ ਕਿ ਰਿੱਛ ਤੇਰੇ ਕੰਨ ਵਿੱਚ ਕੀ ਕਹਿ ਰਿਹਾ ਸੀ, ਮੋਹਨ ਨੇ ਉੱਤਰ ਦਿੱਤਾ ਕਿ ਰਿੱਛ ਕਹਿ ਰਿਹਾ ਸੀ ਕਿ ਸਵਾਰਥੀ ਮਿੱਤਰਾਂ ਦੇ ਸਾਥ ਤੋਂ ਬਚੋ, ਉਸਦੀ ਗੱਲ ਸੁਣਕੇ ਸੋਹਨ ਬਹੁਤ ਸ਼ਰਮਿੰਦਾ ਹੋਇਆ।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 ਇੱਕ ਦਿਨ ਉਹਨਾਂ ਨੇ ਸ਼ਹਿਰ ਜਾ ਕੇ ਕੋਈ ਕੰਮ ਧੰਦਾ ਕਰਨ ਬਾਰੇ ਸੋਚਿਆ, ਅਗਲੇ ਹੀ ਦਿਨ ਉਹ ਸ਼ਹਿਰ ਨੂੰ ਚੱਲ ਪਏ।

ਇੱਕ ਰਿੱਛ ਆਉਂਦਾ ਵਿਖਾਈ ਦਿੱਤਾ, ਦੋਵੇਂ ਡਰ ਗਏ ਅਤੇ ਆਪਣੇ ਬਚਾਅ ਦੇ ਤਰੀਕੇ ਸੋਚਣ ਲੱਗ ਪਏ, ਸੋਹਨ ਨੂੰ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 ਇਸ ਲਈ ਮੋਹਨ ਥੱਲੇ ਹੀ ਰਹਿ ਗਿਆ, ਪਰ ਉਸਨੇ ਆਪਣੀ ਸਮਝ ਤੋਂ ਕੰਮ ਲਿਆ, ਉਸਨੇ ਸੁਣਿਆ ਹੋਇਆ ਸੀ ਕਿ ਰਿੱਛ

ਇੰਨੇ ਨੂੰ ਸੋਹਨ ਵੀ ਥੱਲੇ ਉੱਤਰ ਆਇਆ, ਉਸਨੇ ਮੋਹਨ ਨੂੰ ਪੁੱਛਿਆ ਕਿ ਰਿੱਛ ਤੇਰੇ ਕੰਨ ਵਿੱਚ ਕੀ ਕਹਿ ਰਿਹਾ ਸੀ, ਮੋਹਨ ਨੇ ਉੱਤਰ ਦਿੱਤਾ ਕਿ ਰਿੱਛ ਕਹਿ ਰਿਹਾ ਸੀ ਕਿ ਸਵਾਰਥੀ ਮਿੱਤਰਾਂ ਦੇ ਸਾਥ ਤੋਂ ਬਚੋ, ਉਸਦੀ ਗੱਲ ਸੁਣਕੇ ਸੋਹਨ ਬਹੁਤ ਸ਼ਰਮਿੰਦਾ ਹੋਇਆ।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 ਇੱਕ ਦਿਨ ਉਹਨਾਂ ਨੇ ਸ਼ਹਿਰ ਜਾ ਕੇ ਕੋਈ ਕੰਮ ਧੰਦਾ ਕਰਨ ਬਾਰੇ ਸੋਚਿਆ, ਅਗਲੇ ਹੀ ਦਿਨ ਉਹ ਸ਼ਹਿਰ ਨੂੰ ਚੱਲ ਪਏ।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 ਇੱਕ ਰਿੱਛ ਆਉਂਦਾ ਵਿਖਾਈ ਦਿੱਤਾ, ਦੋਵੇਂ ਡਰ ਗਏ ਅਤੇ ਆਪਣੇ ਬਚਾਅ ਦੇ ਤਰੀਕੇ ਸੋਚਣ ਲੱਗ ਪਏ, ਸੋਹਨ ਨੂੰ

ਇਸ ਲਈ ਮੋਹਨ ਥੱਲੇ ਹੀ ਰਹਿ ਗਿਆ, ਪਰ ਉਸਨੇ ਆਪਣੀ ਸਮਝ ਤੋਂ ਕੰਮ ਲਿਆ, ਉਸਨੇ ਸੁਣਿਆ ਹੋਇਆ ਸੀ ਕਿ ਰਿੱਛ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 ਇੰਨੇ ਨੂੰ ਸੋਹਨ ਵੀ ਥੱਲੇ ਉੱਤਰ ਆਇਆ, ਉਸਨੇ ਮੋਹਨ ਨੂੰ ਪੁੱਛਿਆ ਕਿ ਰਿੱਛ ਤੇਰੇ ਕੰਨ ਵਿੱਚ ਕੀ ਕਹਿ ਰਿਹਾ ਸੀ ਮੋਹਨ ਨੇ ਉੱਤਰ ਦਿੱਤਾ ਕਿ ਰਿੱਛ ਕਹਿ ਰਿਹਾ ਸੀ ਕਿ ਸਵਾਰਥੀ ਮਿੱਤਰਾਂ ਦੇ ਸਾਥ ਤੋਂ ਬਚੋ, ਉਸਦੀ ਗੱਲ ਸੁਣਕੇ ਸੋਹਨ ਬਹੁਤ ਸ਼ਰਮਿੰਦਾ ਹੋਇਆ।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 ਇੱਕ ਦਿਨ ਉਹਨਾਂ ਨੇ ਸ਼ਹਿਰ ਜਾ ਕੇ ਕੋਈ ਕੰਮ ਧੰਦਾ ਕਰਨ ਬਾਰੇ ਸੋਚਿਆ, ਅਗਲੇ ਹੀ ਦਿਨ ਉਹ ਸ਼ਹਿਰ ਨੂੰ ਚੱਲ ਪਏ। ਸ਼ਹਿਰ ਨੂੰ ਜਾਣ ਲਈ ਸ਼ਹਿਰ ਦਾ ਰਾਜਾ ਸੀ। ਉਹਨੇ ਆਪਣੇ ਪੰਡਿਤ ਪੂੰਡਿਤ ਸਾਰੇ ਬੁਲਾ ਲਏ ਐ ਵੇਖੋ ਤੁਸੀਂ ਮੈ ਇਹੋ ਜਿਹਾ ਪੁਣ ਕੇੜਾ ਕੀਤਾ ਆ ਜਿਹੜਾ ਮੈ ਰਾਜਾ ਬਣ ਗਿਆ ਮੈ ਦੁਬਾਰਾ ਉਹ ਪੁਣ ਫੇਰ ਕਰਾ। ਉਹ ਕਹਿੰਦੇ ਜੀ ਦੇਖ ਕੇ ਆਪਣੇ ਪੱਤਰੇ ਪੱਤਰੀਆਂ। ਕਹਿੰਦੇ ਵੀ ਫਲਾਣੇ ਪਿੰਡ ਚ ਇੱਕ ਤੇਲੀਆ ਦੀ ਕੁੜੀ ਕੋਹਲੂ ਹੱਕਦੀ ਏ। ਲੱਤੋਂ ਲੰਗੜੀ ਏ। ਉਹ ਤੈਨੂੰ ਦੱਸੂਗੀ। ਰਾਜਾ ਜੀ ਉੱਥੇ ਪੁੱਛ ਪੁਛਾ ਕੇ ਭਗ ਗਿਆ ਉਹਨਾਂ ਦੇ ਘਰੇ। ਭਾਈ ਕੁੜੀਏ ਮੈ ਤਾਂ ਐ ਆਇਆ। ਤੂੰ ਮੈਨੂੰ ਦੱਸ ਵੀ ਮੈ ਕਿ ਪੁਣ ਕਿੱਤਾ ਜਿਹੜਾ ਰਾਜਾ ਬਣ ਗਿਆ। ਉਹ ਕਹਿੰਦੀ ਸਕਦੀ। ਫਲਾਣੇ ਪਿੰਡ ਇੱਕ ਲੜਕਾ ਜਨਮ ਲਾਊਗਾ। ਬਚੂਗਾ ਤਾਂ ਉਹ ਘੰਟਾ ਦੋ ਘੰਟੇ। ਉਹ ਤੈਨੂੰ ਦੱਸ ਦਾਉ। ਉੱਥੇ ਵਗ ਗਿਆ ਜੀ। ਉੱਥੇ ਜਾ ਕੇ ਕਹਿੰਦਾ ਭਾਈ ਜਿਹੜਾ ਤੁਹਾਡੇ ਲੜਕਾ ਜਨਮ ਲਉ ਨਾ। ਮੇਰੀਆਂ ਚਾਰ ਗੱਲਾਂ ਓਂਦੇ ਨਾਲ ਕਰਾ ਦੀਓ। ਇਹ ਓਹਤੋਂ ਬਾਅਦ ਕਿ ਹੋਇਆ ਸੀ ਗਾ? ਗੱਲਾਂ ਓਂਦੇ ਨਾਲ ਕਰਾ ਦੀਓ। ਉਹ ਕਹਿੰਦੇ ਕੋਈ ਗੱਲ ਨਹੀਂ ਜੀ ਕਰਾ ਦਿਆਂਗੇ। ਜਦੋ ਓਹਨੇ ਦੱਸਿਆ ਸੀ ਵੀ ਮੈ ਰਾਜਾ। ਲੜਕੇ ਨੇ ਜਨਮ ਲੇਲਿਆ। ਕਹਿੰਦਾ ਭਾਈ ਦੱਸ ਮੈ ਮੈ ਕਿ ਪੁਣ ਕਿੱਤਾ ਜਿਹੜਾ ਰਾਜਾ ਬਣ ਗਿਆ। ਉਹ ਕਹਿੰਦਾ ਜੀ ਆਪਾ ਲੱਕੜਹਾਰੇ ਰਾਜ ਦੇ ਵਿੱਚ। ਉਹ ਸਾਡੀ ਮਾਂ ਸੀ ਤੂੰ ਸਾਡਾ ਪਿਓ ਸੀ। ਜਿਹੜੀ ਉਹ ਕੁੜੀ ਕੋਹਲੂ ਹੱਕਦੀ ਏ। ਉਹ ਭੈਣ ਸੀ ਤੇ ਮੈ ਭਾਈ ਸੀ। ਆਪਾ ਚਾਰ ਮੇਂਬਰ ਸੀ ਘਰ ਦੇ। ਕਹਿੰਦਾ ਆਪਾ ਨੇ ਲੱਕੜਾ ਲੁਕੜਾ ਪਾੜ ਕੇ ਆਥਣ ਨੂੰ ਆਟਾ ਲੈਕੇ ਘਰੇ ਅੱਠ ਰੋਟੀਆਂ ਬਣਾ ਲਈਆਂ। ਆਪਾ ਨੂੰ ਦੋ ਦੋ ਆ ਗਈਆਂ ਵੰਡੀਆਂ। ਜਦੋ ਆਪ ਖਾਣ ਲੱਗੇ ਨਾ ਤਾਂ ਉੱਥੇ ਇੱਕ ਕੁੱਤੀ ਆ ਗਈ ਸੂਈ ਹੋਈ। ਓਹਨੇ ਜਦੋ ਆਕੇ ਮਾਰੀ ਨਾ ਪੂਛ। ਤੇਏ ਕੁੱਤੀ ਭੁੱਖੀ ਏ। ਤੇਏ ਓਹਨੂੰ ਦੋਵੇ ਰੋਟੀਆਂ ਕੁੱਤੀ ਨੂੰ ਪਾਤੀਏ। ਕੁੱਤੀ ਨੇ ਖਾ ਕੇ ਜੀ ਫੇਰ ਪੂਛ ਮਾਰੀ। ਤੇਏ ਸਾਡੀ ਮਾਂ ਨੂੰ ਕਿਹਾ ਕਿ ਕੁੱਤੀ ਹਜੇ ਭੁੱਖੀ ਏ ਪਦੇ। ਓਹਨੇ ਇੱਕ ਰੋਟੀ ਪਾ ਤੀ। ਤੇਏ ਕਹਿਣਾਂ ਭੈਣ ਨੂੰ ਕਿਹਾ। ਓਹਨੇ ਗਾਲਾਂ ਗੁਲਾਂ ਜਿਹੀਆਂ ਦੇਂਦੀ ਕਰਦੀ ਰਹੀ। ਤੇ ਬੁਰਕੀ ਤੋੜ ਕੇ ਸੁੱਟੀ । ਕਹਿੰਦਾ ਮੈ ਉੱਕਾ ਦੇਤਾ ਜਵਾਬ। ਵੀ ਮੈ ਤਾਂ ਮਸਾਂ ਢਿੱਡ ਭਰਨ ਨੂੰ ਮਿਲੀਆਂ ਦੋ ਰੋਟੀਆਂ ਕੁੱਤੀ ਮੈ ਤਾਂ ਭਾਈ ਆਵਦਾ ਖਾਊਂਗਾ। ਕਹਿੰਦਾ ਉਹ ਰੋਟੀਆਂ ਨੇ ਤੈਨੂੰ ਰਾਜਾ ਬਾਣੀਏਏ। ਚੱਲੋ ਜੀ ਰਾਜਾ ਸੰਭਾਲ ਕੇ ਓਹਨਾ ਨੂੰ ਜਵਾਕ ਵਾਪਿਸ ਆ ਗਿਆ। ਵਾਪਿਸ ਆ ਕੇ ਓਹਨੇ ਓਹੀ ਰਾਜੇ ਵਾਲੀ ਗੱਲ ਕਿੱਤੀ ਬਾਹਮਣ ਤੋਂ ਬਾਹਮਣੀ ਖੋ ਲਈ। ਕਹਿੰਦਾ ਜਦੋ ਪਹਿਲਾ ਮੇਰੀ ਸੀ। ਇਹ ਤਾਂ ਹੁਣ ਵੀ ਮੇਰੀ ਰਹੂ। ਹੋਲੀ ਬਾਹਮਣ ਭਾਈ ਵਿਚਾਰਾਂ ਮਾੜੂ ਸੀ ਉਹ ਚੁੱਪ ਕਰ ਗਿਆ। ਏਨੇ ਨੂੰ ਗਾਯੀਆਂ ਦਾ ਪੱਗ ਆਉਂਦਾ ਸੀ। ਉਹ ਗਾਯੀਆਂ ਚੋ ਬਿਛੜ ਕੇ ਇੱਕ ਵੱਛਾ ਟੋਬੇ ਚ ਵੜ ਗਿਆ। ਟੋਬੇ ਚ ਵੜ ਕੇ ਉਹ ਤਾਂ ਨਿਕਲੇ ਈ ਨਾ ਗਾਯੀਆਂ ਖੜਿਆ ਰਹੀਆਂ। ਜਦੋ ਦੋ ਤਿੰਨ ਘੰਟਿਆਂ ਬਾਅਦ ਗਾਯੀਆਂ ਬਾਹਰ ਨਿਕਲੀਆਂ। ਤਾਂ ਉਹ ਬਛੇ ਨੂੰ ਬਾਛੈ ਬਾਹਰ ਨਿਕਲ ਆਇਆ ਓ ਬਛੇ ਨੂੰ ਕਹਿੰਦੇ ਆ ਵੀ ਤੂੰ ਏਨਾ ਚਿਰ ਕਿੱਥੇ ਰਿਹਾ। ਉਹ ਕਹਿੰਦਾ ਮੈ ਧਰਮਰਾਜ ਦੀ ਕਚਹਿਰੀ ਗਿਆ ਸੀ। ਉੱਥੇ ਕਿ ਕਰਨ ਗਿਆ ਸੀ ਤੂੰ? ਉੱਥੇ ਕਹਿੰਦਾ ਫਲਾਣੇ ਰਾਜੇ ਦੇ ਮਹਿਲ ਬਣੇ ਹੋਏ ਨੇ। ਓਹਨੇ ਹੁਣ ਖੋ ਲਈ ਬਾਹਮਣੀ ਓਹਨੂੰ ਲੱਗ ਗਿਆ ਸਰਾਪ। ਉਹ ਹੁਣ ਮਹਿਲ ਢਾਹ ਕੇ ਉੱਥੇ ਨਰਕਾਂ ਦੇ ਪੰਡ ਬਣਾਉਣ ਦਾ ਕਹਿ ਕੇ ਆਇਆ। ਰਾਜੇ ਨੂੰ ਇਹ ਗੱਲ ਸੁਨ ਗਈ ਮੇਥੋ ਤਾਂ ਬੜਾ ਮਾੜਾ ਕੰਮ ਹੋਇਆ। ਓਹਨੇ ਫੇਰ ਬੁਲਾਏ ਪੰਡਿਤ ਦੱਸੋ ਜੀ ਇਹ ਤਾਂ ਮੈਨੂੰ ਜੀ ਕਲੰਕ ਲੱਗ ਗਿਆ। ਕਿ ਮੈ ਹੁਣ ਕਿ ਕਰਾ। ਉਹ ਕਹਿੰਦੇ ਵੀ ਇੱਕ ਸਾਲ ਨੰਗੇ ਪੈਰੀ ਬਿਨਾ ਸੋਟੀ ਤੋਂ ਗਊਆਂ ਦਾ ਵੱਗ ਚਾਰ। ਫੇਰ ਤੇਰਾ ਇਹ ਸਰਾਪ ਲਾਹੁਗਾ।

ਲੋਕਾਂ ਨੇ ਬਾਈ ਗਾਈਆਂ ਛੱਡਣੀਆਂ ਸ਼ੁਰੂ ਕਾਰਤੀਆ। ਜਦੋ ਪੂਰਾ ਸਾਲ ਹੋ ਗਿਆ ਤਾਂ ਏਨਾ ਬੱਦਲ ਤੇ ਝੱਖੜ ਆਇਆ। ਬਹੁਤ ਹੀ ਜਾਈਦੇ ਉਹ ਤਾਂ ਗਾਯੀਆਂ ਭੱਜ ਸਾਰੀਆਂ ਜੇੜੀਆਂ ਤਖੜੀਏਂ ਤੇ ਜਾ ਵੱਡੀਆਂ ਆਪੋ ਆਪ ਦੇ ਠਿਕਾਣਿਆਂ ਤੇ। ਇੱਕ ਜਿਹੜੀ ਮਰਲੀ ਗਾਂ ਸੀ ਉਤੋਂ ਨਾ ਤੁਰਿਆ ਗਿਆ। ਤੇ ਉਹ ਕੰਭਨ ਲੱਗ ਗਈ। ਓਹਨੇ ਜਿਹੜਾ ਆਪਣੇ ਉੱਤੇ ਭੂਰਾ ਲਿਤਾ ਹੋਇਆ ਸੀ। ਓਹਨੇ ਉਹ ਭੂਰਾ ਗਾ ਦੇ ਉੱਤੇ ਦੇ ਦਿੱਤਾ। ਚੱਲ ਹੋਲੀ ਹੋਲੀ ਗਾ ਪਿੰਡ ਚ ਆ ਵੜੀ ਪਿੰਡ ਚ ਆ ਬੜੀ ਜਦੋ ਜੇਲ ਆਯਾ ਓਦਾ ਵੀ ਸਾਲ ਪੂਰਾ ਹੋਗਿਆ ।

ਜਿਹੜੀ ਉਹ ਬਾਹਮਣੀ ਸੀ ਉਹ ਬਾਹਮਣੀ ਓਹਨੇ ਪੁਨ ਦਾਨ ਕਰਕੇ ਉਹ ਪੰਡਿਤ ਨੂੰ ਸਮਲਾਹ ਦਿੱਤੀ। ਬੱਸ ਕੇਹੜਾ ਬਾਈ ਇਹ ਪੁਨ ਕਰਿਆ ਤੂੰ ਬਥੇਰਾ ਜਿਹੜਾ ਤੂੰ ਰਾਜਾ ਬਣ ਗਿਆ। ਜਿਮੀਦਾਰ ਤੇ ਜਿਮੀਦਾਰ ਦਾ ਮੁੰਡਾ ਦੋਵੇ ਮਾਂ ਓਹਨਾ ਦੀ ਮਰੀ ਹੋਈ ਸੀ। ਦੋਵੇ ਰਹਿੰਦੇ ਸੀ। ਹੁਣ ਜਿਮੀਦਾਰ ਕਹਿੰਦਾ ਮੈ ਵਿਆਹ ਨਹੀਂ ਕਰਵਾਉਂਦਾ ਹੇਗਾ। ਜੇ ਮੈ ਵਿਆਹ ਕਰਵਾ ਲਿਆ ਨਾ ਤਾਂ ਮੇਰੇ ਮੁੰਡੇ ਨੂੰ ਤੰਗ ਕਰਨ ਲੱਗ ਜੁ। ਹੁਣ ਦਿਨੇ ਤਾਂ ਖੇਤ ਦਾ ਕੰਮ ਕਰਿਆ ਕਰੇ। ਆਥਣੇ ਆਕੇ ਚੁੱਲ੍ਹੇ ਚੋਂਕੇ ਦਾ ਕਰਿਆ ਕਰੇ। ਉਹ ਦੋ ਚਾਰ ਮਹੀਨਿਆਂ ਚ ਬਹੁਤ ਦੁਖੀ ਹੋ ਗਿਆ।

ਉਹ ਜਨਾਨੀ ਉਹ ਮੁੰਡੇ ਨੂੰ ਤੰਗ ਕਰਨ ਲੱਗ ਗਈ। ਤੰਗ ਕਿ ਕਰਨ ਲੱਗ ਗਈ ਅਖੀਰ ਨੂੰ ਉਹ ਕਹਿੰਦੀ ਜੀ ਜਾ ਤਾਂ ਇਸ ਘਰ ਚ ਮੁੰਡਾ ਰਾਹੂ ਜਾ ਰਹੂੰਗੀ ਮੈ। ਇਹ ਮੁੰਡੇ ਨੂੰ ਛੱਡਿਆ ਕਿੱਤੇ ਉਹ ਚੱਕ ਕੇ ਮੁੰਡੇ ਨੂੰ ਰੂਹੀ ਤੇ ਲੈ ਗਿਆ ਜਿੱਥੇ ਐਨ ਸੰਘਣਾ ਪੂਰਾ ਜੰਗ਼ਲ ਸੀ। ਸੰਘਣੇ ਜੰਗ਼ਲ ਦੇ ਵਿੱਚ ਲੈ ਗਿਆ ਓਹਨੂੰ। ਲਿਜਾ ਕੇ ਓਹਨੂੰ ਕਹਿੰਦਾ ਲੈ ਤੂੰ ਤਾਂ ਬੈਠ ਓਰੇ। ਮੈ ਤੇਰੇ ਵਾਸਤੇ ਕੁਛ ਖਾਣ ਨੂੰ ਲੈਕੇ ਆਉਣਾ। ਛੱਡ ਕੇ ਉੱਥੋਂ ਮੁੜ ਆਇਆ ਕੁਛ ਚਿਰ ਮੁੰਡੇ ਨੇ ਉਡੀਕਿਆ। ਦਿਨ ਛਿਪ ਗਿਆ ਨੇਰਾ ਹੋਣ ਲੱਗ ਪਿਆ। ਓਹਨੇ ਆਖਿਆ ਵੀ ਉਹ ਤਾਂ ਨਹੀਂ ਹੁਣ ਆਉਂਦਾ। ਮੁੰਡਾ ਰੋ ਰੁ ਕੇ ਉੱਠੇ ਓੰਜ ਹੀ ਪੈ ਗਿਆ। ਤਾਂ ਸ਼ਿਵਜੀ ਤੇ ਪਾਰਵਤੀ ਜੀ ਆਏ ਉਹਨਾਂ ਨੇ ਦੇਖਿਆ ਕਿ ਜਵਾਕ ਪਿਆ ਏ । ਇਹਦਾ ਕਾਰਨ ਕੀ ਐ? ਇਹਨੂੰ ਤਾਰ ਉਹ ਕਹਿੰਦਾ ਚੰਗਾ ਤਾਰ ਦੇਣਾ। ਇਹਦੇ ਮਨ ਦੀ ਇੱਛਾ ਪੂਰੀ ਹੋਇਆ ਕਰੂਗੀ। ਜਿਹੜੀ ਇਹ ਆਪਣੇ ਮਨ ਚ ਇੱਛਾ ਧਾਰਿਆ ਕਰੂਗਾ ਉਹ ਚੀਜ਼ ਪੂਰੀ ਹੋ ਜੀਆ ਕਰੂਗੀ। ਕਹਿ ਕੇ ਉਹ ਅਗਾ ਵੱਗ ਗਏ। ਤੜਕੇ ਦਿਨ ਚੜ੍ਹਿਆ ਮੁੰਡਾ ਉੱਠਿਆ। ਤਾ ਓਹਨੇ ਆਲਾ ਦੁਆਲਾ ਦੇਖਿਆ ਉੱਥੋਂ ਉਹ ਤੁਰ ਪਿਆ। ਤੁਰਿਆ ਗਾਂਹ ਜੰਗ਼ਲ ਦੇ ਵਿੱਚ ਇੱਕ ਬਹੁਤ ਹੀ ਸੁੰਦਰ ਓਹਨੂੰ ਮਹਿਲ ਮਿਲਿਆ। ਉਹ ਮਹਿਲ ਚ ਜਾ ਵੜਿਆ। ਉਹ ਮਹਿਲ ਚ ਜਿੰਨੇ ਜਾਨਵਰ ਸੀ ਸਾਰੇ ਸੁੱਤੇ ਪਾਏ। ਜਦੋ ਓਹਨੇ ਅਗਾਂਹ ਦੇਖਿਆ ਇੱਕ ਰਾਜੇ ਦੀ ਲੜਕੀ ਉਹ ਵੀ ਸੁੱਤੀ ਪਾਈ। ਓਹਨੇ ਆਖਿਆ ਇਹਦਾ ਕਾਰਨ ਕੇ ਏ? ਉਹ ਜੀ ਜਿਹੜੀ ਓਹਨੂੰ ਸ਼ਕਤੀ ਦਿੱਤੀ ਹੋਈ ਸੀ ਭਗਵਾਨ ਨੇ ਉਹ ਸ਼ਕਤੀ ਨਾਲ ਓਹਨੇ ਆਪਣਾ ਛੋੱਟਾ ਜਿਹਾ ਰੂਪ ਬਣਾ ਲਿਆ। ਰੂਪ ਬਣਾ ਕੇ ਲੁਕ ਕੇ ਬਹਿ ਗਿਆ। ਏਨੇ ਨੂੰ ਦਿਓ ਆਉਂਦਾ ਹੁੰਦਾ ਉੱਥੇ ਦਿਓ ਆਇਆ। ਓਹਨੇ ਮੰਜੇ ਥੱਲੋ ਸੋਟੀ ਚੱਕੀ। ਸੋਟੀ ਜਦੋ ਓਹਨੇ ਲੜਕੀ ਦੇ ਲਾਇ ਲੜਕੀ ਬੈਠੀ ਹੋ ਗਈ।

ਉਹ ਕਹਿੰਦੀ ਵੀ ਮੈ ਮਰ ਜੂ। ਪਰ ਵਿਆਹ ਨਹੀਂ ਤੇਰੇ ਨਾਲ ਕਰ ਸਕਦੀ। ਓਹਨਾ ਨੇ ਦੋ ਚਾਰ ਘੰਟੇ ਜਿਰਾਹੀ ਕਿੱਤੀ। ਅਖੀਰ ਨੀ ਥੱਕ ਕੇ ਉਹ ਦਿਓ ਓਂਦੇ ਉਹ ਸੋਟੀ ਦੁਬਾਰੇ ਲੈ ਕੇ ਓਹਨੂੰ ਮਾਜੂਕਰੀ ਸਮਾਂ ਗਿਆ। ਤੇ ਆਪ ਵੱਗ ਗਿਆ। ਉਹ ਮੁੰਡਾ ਉੱਠਿਆ ਓਹਨੇ ਮੁੰਡੇ ਨੂੰ ਆਪਣਾ ਸਹੀ ਰੂਪ ਬਣਾ ਕੇ ਉਹ ਸੋਟੀ ਚੱਕੀ। ਚੱਕ ਕੇ ਉਹ ਮਜੂਕਰੀ ਕੁੜੀ ਦੇ ਲੈ ਤੀ।

ਓਹਨੇ ਫਿਰ ਮਨ ਦੇ ਵਿੱਚ ਧਾਰਿਆ ਵੀ ਇੱਥੇ ਆਊਗਾ ਦਿਓ। ਉਹ ਕਹਿੰਦਾ ਵੀ ਸੋ ਬੰਦਾ ਵਧੀਆ ਡਾਂਗਾ ਲੈਕੇ ਮੇਰੀ ਮਦਾਦ ਕਰੇ।

ਉਹ ਭਾਈ ਮੂਹਰੇ ਹੋ ਗਏ ਲੜਾਈ ਹੋ ਗਈ। ਲੜਾਈ ਹੋ ਗਈ ਓਹਨਾ ਨੇ ਦਿਓ ਹੋਲੀ ਹੋਲੀ ਮਾਰ ਲਿਆ। ਮਾਰ ਕੇ ਉਹ ਦਿਓ ਤਾਂ ਪਰੇ ਸੁੱਟਤਾ ਤੇ ਆਪ ਉਹ ਮਹਿਲਾਂ ਚ ਵੜ ਗਿਆ। ਉਹ ਕਹਿੰਦਾ ਤੜਕੇ ਕਹਿੰਦਾ ਬਾਈ ਮੈ ਤਾਂ ਹੁਣ hello ਹਾਂ?

ਹਾਂ ਖ਼ਰੁ ਨੂੰ attack ਹੋ ਗਿਆ ਸੀ

ਹਾਂ ਉਹ flush ਦੇ ਵਿਚ ਗਿਆ ਤੇ ਉੱਥੇ attack ਹੋ ਗਿਆ ਟੱਟੀ ਬੈਦੇ ਨੂੰ ਕੀ ਵਾਹ ਵਾਹ ਮਾੜੀ ਹੋਈ ਫੇਰ ਇਹਨਾਂ ਆਹੋ ਮਾੜੀ ਹੋਈ ਕੇ ਤੇ ਫਿਰ ਕਿੰਨੇ ਸਾਂਭਣਾ ਸੀ ਲੈ ਦਸ ਮੈਂ ਤੇ ਆਖਿਆ ਨਾਹੀਂ flush ਜਾਂਦਾ ਨਾ ਹੀ attack ਹੁੰਦਾ

ਜਦੋਂ ਮਰਿਆ ਸੀ ਉਦੇ ਗਲੇ ਦੇ ਵਿੱਚ ਅੰਡੇ ਦੀ ਗੋਲੀ ਵੱਜੀ ਸੀ ਤਾਂ ਮਰਿਆ ਸੀ ਸਚ ਭਲਾ

ਓਥੇ ਦੋ ਹੋਕੇ ਲਾਏ

ਆਹ

ਬਚਾਰੇ ਨਾਲ ਕੀ ਕਹਿ ਸਕਦੇ ਹਾਂ ਨੀਂ ਆਹ ਜਿਹੜਾ ਮਾਰ ਤੋਂ ਨੇ ਗੰਦ ਪਾਇਆ ਨਾ ਕਰਵਾਉਣ ਵਾਲਿਆਂ ਨੇ ਇਹਨਾਂ ਨੇ ਬੜੀ ਆਖਰ ਮੀਡੀਆ ਦਸਿਆ ਭਜੀ ਤੇਰੇ ਨੂੰ ਉਹ ਮੈਨੂੰ ਕਹਿੰਦਾ ਨਿਆਣੇ ਇਹ ਨਹੀਂ ਤੂੰ ਕਿਹਾ ਬਈ ਅਬੀ ਦੇ ਸਿਰ ਤੇ ਹੱਥ ਧਰ ਧਰ ਪਿਆਰ ਦੇਂਦੀ ਬਹੁਤਾ ਤੇ ਅਬੀ ਗਾਹ ਹੋ ਹੋ ਕੇ ਲਈ ਜਾਵੇ ਨਾ ਨੀਂ ਭੈਣਾਂ ਤੂੰ ਏਨੀ ਗੱਲ ਕਹਿ ਕੇ ਰਾਦਾ ਤੇਰਾ ਮਾੜਾ ਮੋਟਾ ਪੈਸਾ ਧੇਲਾ ਆਉਂਦਾ

ਆਹੋ ਇਕ ਸਿੱਧਾ ਹੀ ਉਹਨੇ ਕਹਿਣਾ ਘਰੋਂ ਨਿਕਲ ਜਾ ਤੂੰ ਕੀ ਇੱਥੇ ਕਰਨ ਡਈ

ਹਾਏ ਓਏ ਰਬਾ ਉਹਨੇ time ਸੀਰ ਵੀ ਕਹਿਤਾ ਤੇ ਉਸਨੇ ਪਿਆਰ ਦੇ ਤਾ ਮੈ ਕਹਿਣਾ ਗਾਗਾਂ ਹੋਊ ਪਿਆਰ ਲੈਂਦਾ ਤੇ ਉਹ ਦਿੰਦੀ ਨਹੀ ਉਹ ਨਹੀਂ ਤੇ ਇਹਨਾਂ ਉਹ ਤੇ ਵਿਚਾਰਾਂ

ਉਹਨੇ ਸਾਰਾ ਮਹੱਲਾ ਡਰ ਗਿਆ ਪਰ ਤੁਸੀਂ ਨਹੀਂ ਡਰੇ ਆਉਂਦਾ ਨੀ ਸ਼ਿੰਦੇ ਨੂੰ ਨਹੀਂ ਡਰਾਉਂਦਾ ਉਹਦੇ ਤੋਂ ਭੈਣਾਂ ਨਾਂ ਹਿੰਦੂ ਕਹਿੰਦੇ ਉਹ ਨਹੀਂ ਚੰਗੀ ਜਾਨ ਕੇ ਕਰਦੀ ਉਹ ਤੇ ਵੀ ਮੈਨੂੰ ਲੱਗਦਾ ਬਈ ਉਹਨਾਂ ਨੇ ਮਿੱਠੀ ਗੋਲ਼ੀ ਦਿਤੀ ਆ ਇਨ੍ਹਾਂ ਨੇ ਕੋਈ ਉਹਨੂੰ ਵਿਸ਼ਵਾਸ਼ ਕਰੋ ਤੇ ਪਿੰਕੀ ਹੁਣ ਸਵੇਰੇ ਮੈਨੂੰ ਕਹਿੰਦੀ ਕਰ ਲਿਆ ਮੈਂ ਕਿਹਾ ਹਾਂ ਲੱਗੇ ਦੇ ਹਾਂ ਹੂ ਕਾਲੀ ਜਿਹੀ ਨੇ ਪਹੁੰਚੇ ਠੱਗੇ ਆ ਮਾਰਕੀਤੇ ਐ ਗਾਮ ਕਰਦੀ ਕੀਤੇ ਜਿਸ ਦਿਨ ਦਾ ਮਹਿੰਦਰ ਮਰਿਆ ਬੜਾ

ਨਹੀਂ ਤੇ ਕਈਆਂ ਨੂੰ ਕਿਥੇ ਕਹਿੰਦਾ ਦੁਧ ਦੇ ਨਾਲ ਚੌਲ ਖਾਣ ਡਈ ਸੀ ਜਿਸ ਦਿਨ

ਆਉਂਦੇ ਜਿਸ ਦਿਨ ਦਾ ਮਰਿਆ ਨਾ ਪਾਪਾ ਮਹਿੰਦਰ ਲਾਕ ਚ ਜਿਦਾਂ ਹੀ ਪੈਸੇ ਪਏ ਸੀ

ਉਹ ਕੁੜੀ ਨੂੰ ਆਦੀ ਮੈਨੂੰ ਹਲਦੀ ਦੇਵੀ ਤੇ ਸਾਰੇ ਅਹ ਸੋਨੀਆਂ ਨੇ ਖਰੇ ਵੇਖਿਆ ਸੀ ਪਾਣੀ ਪੂਣੀ ਪੀਣ ਗਈ ਨਾ ਖਾਰੇ ਉਹਨਾਂ ਘਰ ਤੇ ਉਹਨੂੰ ਆਉਂਦੀ ਸੋਹਣੀਆਂ ਨੇ ਦਸਿਆ ਕਹਿੰਦੀ ਮਾਰ ਰਾਤ ਦੁਧ ਨਾਲ ਚੌਲ ਖਾਣ ਦਾ ਈ ਸੀ ਹਏ ਲਗੇ ਤੇਰੇ ਗੁਆਂਡ ਲਾਸ਼ ਪਈ ਆ ਤੇ ਉਹ ਚਰਨ ਲਗ ਪਿਆ ਤੇ ਤੈਨੂੰ ਦੁਧ ਨਾਲ ਚੌਲ ਲਭਣ ਲੰਘਣ ਡਏ ਸੀ ਭਲਾ ਆਹੋ ਦੁਧ